ਆਹੋ ਗੋਡੋਂ ਵਿੱਚੋਂ, ਪਾਣੀ ਲਾਓ, ਵਿੱਚੋਂ ਕੱਖ ਕੁੱਖ ਫੜੋ, ਸਾਰਾ ਕੁਸ਼ ਕਰੋ ਹੈਨਾ ਮੁਸ਼ਕਿਲ ਈ ਹੋ ਜਾਂਦੀ ਐ

ਤੂੰ ਵੰਡ ਲਾ ਜਿਹੜੇ ਵੰਡਣੇ ਤੇ ਮੈਨੂੰ ਦੇਦੇ ਤੇ ਤੂੰ ਆਪਣੇ ਕਰਲਾ

ਤੇ ਆਹੋ ਮੁੜ ਕੇ ਕਹਿਦਾ ਸੀ ਚੱਲ ਗੋਡ ਲਾ ਸਬਜ਼ੀ ਸੁਬਜ਼ੀ ਲਾਲਾ ਪਾਣੀ ਪੁਣੀ ਲਾ, ਕਹਿੰਦਾ ਮੈਨੀ ਲਾਉਣੀ ਠੀਕ ਆਹੋ ਹਮ ਫਿਰ ਸਗੋਂ ਦੱਸ ਗੱਲਾਂ ਕਰਦਾ ਫਿਰ ਮੈਂ ਰਹਿਣ ਈ ਦਿੰਦਾ ਐਤਕਾਂ ਆਹ ਤੇ ਚਲੋ ਬੀਜੀ ਸੀ ਵਧੇਰੀ ਆਲੂ ਸੀ ਲਾਏ ਤੇ ਗੰਡੇ ਲਾਏ ਦੇ ਸੀ, ਹੈਂ, ਤੇ ਮਗਾ ਲਾਈ ਦੀਆਂ ਸੀ, ਪਾਲਕ ਲਾਈ ਸੀ ਵਧੇਰਾ ਕੁਸ਼ ਲਈਦਾ ਸੀ ਤੇ, ਚਲੋ ਖਾਂਦੇ ਪੀਂਦੇ ਸੀ, ਤੇ ਮੁੱਲ ਨੀ ਸੀ ਲੈਣੀ ਪੈਂਦੀ, ਖੇਚਲ ਹੈਗੀ ਸੀ, ਰਹਿਣਾ ਤਾਂ ਓਥੇ ਵਿੱਚ ਈ ਓ, ਜਗਾ ਵਾਲੇ ਥਾਂ ਲਾਈ ਸੀ ਖੇਚਲ ਵਧੇਰੀ ਹੁੰਦੀ ਐ ਕਿ ਪਾਣੀ ਦਉ, ਗੋਡੀ ਕਰੋ, ਕਿਹੜਾ ਸੌਖੀ ਲੱਗਦੀ ਐ ਆਹ ਆਹ ਹੁਣ ਓਹਨਾਂ ਘਰ ਈ ਬੀਜੀ ਆ ਓਥੇ ਈ ਭਿੰਡੀਆ ਲਾਈਆ, ਵਿਚੇ ਬਤਾਉ ਲਾਏ, ਵਿਚੇ ਸ਼ਿਮਲਾ ਮਿਰਚ ਲਾਈ ਵਿਚੇ ਈ ਧਨੀਆ ਵਿਚੇ ਈ ਪਾਲਕ, ਹੈਨਾ

ਆਹੋ ਚੂਨਾ ਵਿੱਚ ਲਾਇਆ ਸੀ ਓਦਾ ਨਿੱਕੀਆ ਨਿੱਕੀਆ ਆਹੋ hospital ਦੇ ਕੇ ਆਏ, ਕਹਿੰਦੇ ਆਪਣੀ ਬਣਾ ਕੇ ਲਿਆਏ ਆਪਾਂ ਆਹ ਅਸੀਂ ਛੇ ਵਜੇ ਪਹੁੰਚ ਗਏ ਤੇ ਅਜੇ ਰੋਟੀ ਨੀ ਬਣੀ ਪੰਜਾਹ ਰੁਪਏ police ਵਾਲਿਆ ਵਾਂਗ ਛਾਪਾ ਮਾਰਿਆ ਜਾਕੇ ਵੀ ਸੁੱਤਿਆ ਨੂੰ ਫੜੋ ਜਾਕੇ ਸੁੱਤਿਆ ਨੂੰ ਫੜੋ ਜਾਕੇ ਉਹਦੇ ਚ ਬਈ ਫੁਰਤੀ ਬੜੀ, ਜਿਹੜਾ ਕੰਮ ਕਰਨਾ ਨਾ ਉਹਨੇ, ਉਹਨੇ ਰਾਤ ਥੋੜੀ ਵੇਖਣੀ ਐ ਹਮ ਕਹਿੰਦੀ ਮੈਂ ਢਾਈ ਵਜੇ ਉਠਣੀ ਆ ਮੈਂ ਕਿਹਾ ਵੇਖਲਾ ਕਹਿ ਦਿੰਦੇ ਸਾਡੀ ਅਜੇ ਨੀਂਦ ਪੂਰੀ, ਆਪਾਂ ਢਾਈ ਵਜੇ ਕੀ ਉਠ ਕੇ ਕਰਨਾ ਅਗਲੀ ਢਾਈ ਵਜੇ ਉੱਠਦੀ ਐ ਹਮ ਉਹਨੇ ਏਹ ਨੀ ਇੱਕ ਰੋਜ਼ ਈ ਹੁਣ ਉਹਨੇ ਇੱਕ ਅੱਗੇ ਤੇ ਦੋ ਕੁੜੀਆਂ ਜਾਂਦੀਆ ਤੇ ਹੁਣ ਤਾਂ ਤਿਨੈ ਨਿਆਣੇ ਜਾਂਦੇ ਨੇ ਉਹਨੇ ਢਾਈ ਵਜੇ ਈ ਉੱਠਣਾ ਆਟਾ ਗੁਨ ਕੇ ਰੋਟੀਆਂ ਪਕਾ ਕੇ ਓਹਨਾਂ ਦੇ ਟਿਫ਼ਨਾ ਚ ਪਾਕੇ ਓਹਨਾਂ ਨੂੰ ਨਵਾ ਕੇ ਤੇ ਫਿਰ ਉਹਨਾਂ ਨੂੰ ਕਹਿਣਾ ਦੁੱਧ, ਚਾਹ ਚੁ ਪੀਣੀ ਐ ਤੇ ਪਿਲੋ, ਨਹੀਂ ਤਾਂ ਫਿਰ ਰਜਾਈ ਚ ਵੜਜੋ ਮੈਂ ਤੁਹਾਡੀਆਂ ਗੁੱਤਾਂ ਥੋੜਾ ਠਹਿਰ ਕੇ ਕਰਦੀ ਆ ਫਿਰ ਆਪ ਨਹਾ ਧੋਕੇ ਆਕੇ, ਫੇਰ ਓਹਨਾਂ ਨੇ ਆਕੇ ਤੇ ਰੋਟੀ ਰਟੀ ਖਾਣੀ ਏ ਆਹੋ ਤਿੰਨੇ ਇੱਕੋ ਜਹੇ ਸਮਾ ਉਹਨਾਂ ਨੂੰ ਆਪ ਈ ਤਿਆਰ ਕਰਨਾ ਪੈਂਦਾ ਆਪ ਈ ਤਿਆਰ ਕਰਨਾ ਪੈਂਦਾ ਹਮ ਤੇ ਏਹ ਤੇ ਚਲੋ ਕੋਈ ਨੀ ਮੁੰਡੇ ਲੇਟ ਜਾਂਦੇ ਨੇ, ਓਨਾ ਅਗਲਾ ਪਾ ਪੁ ਦਿੰਦੇ ਲੀੜਾ ਕੱਪੜਾ ਸਾਰਿਆ ਨੂੰ, ਤਿਆਰ ਕਰ ਦਿੰਦੇ ਨਹੀਂ ਤੇ ਉਹ ਨੀ ਇਨਾ ਕਰਦੇ

ਤੇ ਓਹ ਫਿਰ ਏਸਤਰਾਂ ਕਰਕੇ ਤੇ ਓਹਨਾਂ ਨੂੰ ਕੋਈ ਮੁਸ਼ਕਿਲ ਨੀ ਆ ਪਰ ਉਹਨੇ ਨੀ ਦੇਖਣੀ ਰਾਤ ਐ ਜਾ ਦਿਨ ਐ ਓਹਨੇ ਢਾਈ ਤਿੰਨ ਵਜੇ ਈ ਉੱਠਣਾ ਢਾਈ ਵਜੇ ਈ ਉੱਠਣਾ ਚੰਗੇ ਤੁਸੀਂ ਆਹੋ, ਓਨੀ ਉਹ, ਉਹ ਹੁਣ ਤੇ ਅਜੇ ਓਹ ਹੁਣ ਤੇ ਉਹ ਗੈਸ ਬਾਲਦੀ ਏ, ਹੁਣ ਬਾਲਣ ਬੁਲਣ ਓਹਨੇ ਜਦੋਂ ਕਰ ਲੈਣਾ ਨਾ ਕੱਠਾ, ਫਿਰ ਓਹਨੇ ਸਕੂਲ ਲੱਗਣ ਤੋਂ ਅਗੇਤਾ ਈ, ਸਕੂਲ ਲੱਗਣ ਤੋਂ ਅਗੇਤਾ ਈ ਓਹਨੇ ਫਿਰ ਓਹਨੇ ਕਰਨਾ ਵਾ ਓਹਨੇ ਰੋਟੀ ਓਹਨਾਂ ਦੀਆ ਓਥੋਂ ਪਕਾਉਣ ਤੋਂ ਸਕੂਲ ਲੱਗਣ ਤੋਂ ਆਗੇਤੀਆ ਰੋਟੀਆਂ ਪਕਾ ਕੇ, ਓਥੋਂ ਸਵਾ ਚੁੱਕ ਕੇ, ਖਲਾਰਾਂ ਚੁੱਕ ਕੇ, ਲਕੜੀਆਂ ਚੁੱਕ ਕੇ, ਤੇ ਫੇਰ ਓਹਨਾਂ ਨੇ ਐ ਨੂੰ ਜਾਪਣਾ ਵੀ ਇੱਥੇ ਕੋਈ ਵਸਦਾ ਨੀ ਹਾਂਜੀ ਅਮ ਹਾਂਜੀ ਏਸ ਤਰਾਂ ਕਰਕੇ ਏਹਨਾ ਲੱਗੇ ਰਹਿਣਾ ਐ ਓਹਨਾਂ ਨੇ ਓਥੇ ਕੋਈ ਚੀਜ਼ ਥੋੜੀ ਬਾਹਰ ਰਹਿਣ ਦੇਣੀ, ਓਹ ਅਗਲੇ ਸਾਬਣ ਤਕ ਨੀ ਉੱਥੇ ਰਹਿਣ ਦਿੰਦੇ

ਲੇਟਰਿੰਗਾ ਚ, ਟੂਟੀਆਂ ਚ ਲੀੜੇ ਧੋਣ ਵਾਲੀਆ ਥਾਪੀਆਂ ਤਕ ਸਾਰੀਆਂ ਲਿਆ ਟੱਪ ਟੁਪ ਲਿਆ ਕੇ ਅੰਦਰ ਉੱਤੋਂ ਰੱਖ ਲੈਣੇ ਐ, ਪਾਣੀ ਦੇ ਭਰ ਕੇ, ਪਾਣੀ ਵੀ ਅੰਦਰ ਲਿਆ ਕੇ ਵਰਤਣਾ ਕਦੀ ਕਦੀ ਪਾਣੀ ਲੈਣ ਵੀ ਨੀ ਓਥੇ ਜਾਣਾ

ਆਹੋ ਏਨੀ ਓਹ ਮਤਲਬ, ਵਰਤਦੇ ਐ ਸਖਤਾਈ, ਓਹ ਤੇ ਕੁਸ਼ ਵੀ ਓਸਤਰਾਂ ਕਹਿੰਦੇ ਕਹਿੰਦੀ ਘੜੀ ਘੜੀ ਚੰਗੇ ਲੱਗੀ ਦਾ ਬਾਹਰ ਤੁਰੇ ਰਹੋ ਭਾਂਡਾ ਫੜ ਕੇ ਹੈਨਾ, ਹੈਂ watercooler, ਟੱਪ ਵੀ ਅੰਦਰੇ ਭਰਨਾ, ਆਹੋ ਇੱਕ ਟੱਪ ਪਾਣੀ ਦਾ ਭਰ ਲੈਣਾ ਤੇ ਇੱਕ ਟੱਪ ਚ ਆਪਣਾ ਭਾਂਡੇ ਭੂੰਡੇ ਧੋਕੇ ਤੇ ਬਾਹਰ ਧੋਣ ਧੋਣ ਪਾਈ ਜਾਣਾ ਹਮ ਹੈਨਾ ਓਹਨਾਂ ਨੇ ਸਾਰਾ ਕੁਛ ਭਾਂਡੇ ਵੀ ਅੰਦਰੇ ਚਾਹ ਚੁ ਵੀ ਪੀਣੀ ਐ ਤਾਂ ਅੰਦਰੇ ਧੋਣੇ ਐ ਅੰਦਰੇ ਸਾਰਾ ਕੁਸ਼ ਕਰਨਾ, ਤੇਰਾ ਭਾਜੀ ਰਿਹਾ ਦੋ ਤਿੰਨ ਦਿਨ ਏਹਨੂੰ ਪਤਾ ਐ, ਵੀ ਓਹ ਬਾਹਰ ਨੀ ਜਾਂਦੇ

ਆਹੋ, ਏਹ ਹੁੰਦਾ ਵਾਂ ਵੀ ਬਾਹਰ ਫਿਰੋ ਬਹਿੰਦੇ ਬਹਿੰਦਿਆ ਫਿਰ ਘੜੀ ਘੜੀ ਜਾਨਾ ਫਿਰ ਮੁਸ਼ਕਿਲ ਹੋ ਜਾਂਦਾ ਹੈਨਾ

ਬਸ ਫਿਰ, ਹੁਣ ਹੁਣ ਤੇ ਧੁੱਪ ਲੱਗੀ ਐ ਅੱਗੇ ਧੁੱਪੇ ਧੁੱਪੇ ਬਹਿੰਦੇ ਸੀ, ਹੁਣ ਤਾਂ ਅੰਦਰੇ ਚ ਜਾਕੇ ਪੱਖਿਆਂ ਥੱਲੇ ਈ ਬਹਿਣਾ ਹੁਣ ਕਿਹੜਾ ਕਿਸੇ ਨੇ ਬਾਹਰ ਬੇਹਣਾ ਠੀਕ ਐ ਹਾਂਜੀ ਹਾਂਜੀ ਆਹੋ ਸਿਆਲ ਸੀ ਉਦੋਂ ਬਹਿੰਦੇ ਸੀ ਧੁੱਪੇ, ਹੁਣ ਤੇ ਫਿਰ ਗਰਮੀਆਂ ਐ ਹੁੰਦਾ ਈ ਐ, ਪੱਖੇ ਲਾਕੇ ਹਾਂਜੀ ਹੋਰ

ਹਾਂਜੀ ਹਾਂਜੀ ਹਮ ਚਲੋ ਵਧੀਆ ਹਾਂਜੀ ਹਮ ਹੋਰ ਅਮ ਏਸਤਰਾਂ ਕਰਕੇ ਚੱਲੋ ਵੀ ਖੇਚਲ ਤੇ ਹਰ ਇੱਕ ਕੰਮ ਦੀ ਐ ਆਹੋ ਕਹਿਣ ਡਾਇਆ ਏ ਵੀ ਦਾ ਤਲਾਕ ਹੋਗਿਆ ਵਾ ਮਾਮੀ ਹਮ ਭਰਾ ਦਾ ਵਿਆਹਿਆ ਕਹਿੰਦੀ ਤਲਾਕ ਹੋ ਜਾਣਾ ਉਹਦਾ ਓਹਦਾ ਹੋ ਈ ਗਿਆ ਖਰੇ ਆਹੋ ਘਰਦੀ ਕਹਿੰਦੀ ਉਹਦੀ ਕਹਿੰਦੀ ਮੈਨੀ ਰਹਿਣਾ ਉਹਦੇ ਉਹ ਨੀ ਮੈਨੂੰ ਚੰਗਾ ਹਮ ਹੋਗਿਆ ਹੋਗਿਆ ਉਹ ਲਿਖ ਲਿਖਾਂ ਨੀ ਅਜੇ ਹੋਇਆ ਓਸਤਰਾਂ ਉਹ ਕਦੋਂ ਆਈ ਐ ਮੁੜ ਕੇ ਜਿਓ ਗਈ ਐ ਆਹੋ ਕਹਿੰਦੇ ਉਹ ਰਹੀ ਦੱਸ ਦੱਸ ਖਰੇ ਉਹ ਹਫਤਾ ਕੁ ਨਹੀਂ ਰਹੀ ਤੇ ਹੁਣ ਆਹ ਕਹਿੰਦੀ ਆਉਣਾ ਈ ਨੀ ਮੈਂ ਆਹੋ ਓਹ ਕਹਿੰਦੀ ਵੀ ਮੈਂ ਇਹਦੇ ਨੀ ਰਹਿਣ ਹੈਗਾ ਤੇ ਮੈਂ ਕਿਹਾ ਪਹਿਲਾਂ ਈ ਕਹਿ ਦਿੰਦੀ ਮੈਂ ਤੇਰੇ ਨਾਲ਼ ਵਿਆਹ ਈ ਨੀ ਕਰਾਉਣਾ ਆਹੋ ਤੇ ਮੈਂ ਕਿਹਾ ਲੈ ਹੁਣ ਓਹਨੂੰ ਵੀ ਦਵਾਜੂ ਕਰਗੀ ਭਾਂਵੇ ਇੱਕ ਦਿਨ ਈ ਦਵਾਜੂ ਤੇ ਦਵਾਜੂ ਐ ਈ ਐ ਆਪ ਆਪ ਵੀ ਹੋਗੀ ਤੇ ਓਹਨੂੰ ਵੀ ਕਰਗੀ ਨਾਲੈ ਈ ਆਹੋ ਓਹਨੂੰ ਵੀ ਕਰਗੀ ਨਾਲੈ ਈ ਆਹ

ਆਹੋ ਦੋਵੇ ਹੋਗੇ ਕਿ ਮੈਂ ਤੇ ਕਹਿੰਦੀ ਸਾ ਕਿ ਹਮ ਦੇਦੋ ਕਿ ਤਲਾਕ ਕਿ ਆਹ ਆਹੋ ਓਕੇ ਜੀ ਚੰਗਾ ਚੱਲ ਫਿਰ ਕੋਈ ਆ ਗਿਆ ਮੁੜ ਕੇ ਗੱਲ ਕਰਨੇ ਐ

ਲਓ ਜੀ ਮੇਰਾ ਨਾਮ ਟਾਈਗਰ ਮਲਿਕ ਹੈ। ਮੈਂ ਆਪਣੀ ਜ਼ਿੰਦਗੀ ਦੀ story ਸਨੋਣ ਜਾ ਰਿਆਂ real story ਆ ਜੀ ਜਿੰਦਗੀ ਦੀ। ਕਈ ਮੈਂ struggle ਵੀ ਬੜਾ ਕਰਦਾ ਆ। ਤੇ ਹੋਰ

ਰਕਸ਼ਾ ਮਤਲਬ ਕੋਈ ਕਮ ਨਹੀਂ ਜੇੜਾ ਮੇਰਾ ਨਹੀਂ ਕੀਤਾ। struggle ਹੁਣ ਮੈਂ ਮਤਲਬ ਜੰਮੂ, ਜੰਮੂ ਰਹਿਣਾ ਆ। ਜੰਮੂ ਕਮ ਕਰਦਾ ਆ ਠੀਕ ਹੈ ਜੀ ਜੰਮੂ ਪਠਾਨਕੋਟ ਓਥੇ ਕਮ ਕਰਦਾ ਆਂ। ਤੇ ਮਤਲਬ ਮੇਰੀ ਜ਼ਿੰਦਗੀ ਦੀ ਇਸ ਤਰਾਹ ਦੀ story ਕਿ ਮੇਰੀ ਜ਼ਿੰਦਗੀ ਚ ਬਹੁਤ ਮਤਲਬ ਮੈਨੂੰ irritate ਵੀ ਮੈਂ ਹੋਇਆ। ਮਤਲਬ ਯਾਰੀ ਦੋਸਤੀ ਵੀ ਆਪਣੀ ਰਹੀ। ਬਚਪਨ ਤੋਂ ਲੇਕੇ ਯਾਰੀ ਦੋਸਤੀ ਤਕ ਮਤਲਬ ਬਹੁਤ ਵਧੀਆ life ਜ਼ਿੰਦਗੀ ਨਿਕਲ ਗਈ ਮੇਰੀ। private ਕਮ ਸੀ ਫਿਰ ਭੀ ਵਧੀਆ ਨਿਕਲ ਗਈ। ਯਾਰ ਦੋਸਤ ਭੀ ਵਧੀਆ ਮਿਲੇ। ਕਈ ਚਲੋ ਮਿਲੇ ਹੋਜੇ ਭੀ ਮਿਲੋ। ਚਲੋ ਓਹਨਾ ਨੂੰ ਹੁਣੇ ਨਾਲ ਹੀ ਛੱਡ ਤਾ ਹੈ। ਆਪਣੇ ਮਜੇ ਨਾਲ ਆਪਣੀ life ਜੀ ਦੀ ਆ। ਨਾ ਕਿਸੇ ਦੀ ਮਾੜੀ ਨਾ ਚੰਗੀ ਮਤਲਬ ਸਾਰੇ ਆਂਦੇ nature ਵਧੀਆ ਆ। ਆਪਣੇ ਯਾਰ ਦੋਸਤ ਆ ਗੁਆਂਢੀ ਯਾਂ ਕੁਛ ਭੀ ਵਧੀਆ ਆ। ਹੁਣ ਆਪਣੇ ਕਮ ਕਰ ਨਾਲ ਬਥ ਬਸ ਮਤਲਬ ਰੱਖੀ ਦਾ ਆ। ਕਿਓਂਕਿ ਜ਼ਿੰਦਗੀ ਚ ਸਬਰ ਕਰਨਾਵੀ ਚਾਹੀਦਾ ਆ। ਤੇ ਕਰਿ ਜਾਣਡੇਆਂ ਦੌੜ੍ਹੀ ਜਾਣਡੇਆਂ ਆਪਣੇ ਸਿਰ ਤੇ ਸਬ ਕੁਛ ਕਰਨ ਡੇਆਂ। ਮਤਲਬ ਜੋ ਵੀ। ਮੇਰਾ ਦਿਲ ਕਰਦਾ ਖਾਵਾਂ ਪੀਵਾਂ ਕਮਾਵਾਂ ਮਤਲਬ ਘਰ ਦੇ ਵੀ ਆ ਮੇਰੇ ਘਰ ਦੇ ਮੇਰੇ ਫਿਰ ਓਹਨਾ ਲਈ ਵੀ ਜੋ ਮੈਂ ਜਿਨ੍ਹਾਂ ਕੈ । ਕਰ ਸਕਦਾ ਮੇਹਨਤ ਕਰਕੇ ਮੈਂ ਵੀ ਓਹ੍ਹ ਵੀ ਕਰਦਾ ਆ। ਮਤਲਬ system ਵਧੀਆ system ਚਲ ਰਿਆ। ਵਧੀਆ life ਚਲ ਰਹੀ ਆ। ਚਲੋ ਦੁੱਖ ਸੁਖ ਤੇ ਨਾਲ ਹੀ ਓਂਦੇ ਜਾਂਦੇ ਰਹਿੰਦੇ ਹੈ ਜ਼ਿੰਦਗੀ ਦੇ ਵਿਚ ਬਾਕੀ ਹਜੇ ਵੀ interest ਰੱਖੀ ਦਾ ਆ। ਖੇਲੀ ਦਾ ਆ। ਸਵੇਰ ਨੂੰ ਘੁਮਿ ਦਾ ਆ। ਸੈਰ ਕਰਿ ਦਾ ਆ। brush ਕਰਿ ਦਾ ਆ। ਨਾਇ ਧੋਇ ਦਾ ਆ। ਨ੍ਹਾ ਧੋ ਕੇ ਆਪਣੇ fresh ਹੋ ਕੇ ਤੇ ਮਤਲਬ ਆਪਣੇ ਕਮ ਕਰ ਤੇ ਚਲ ਜਾਇ ਦਾ ਆ। ਕੰਮ ਕਾਰ ਕਰਿ ਦਾ ਆ। ਠੀਕ ਆ ਜੀ ਬਾਕੀ ਮੈਨੂੰ ਜਿਹੜੇ ਜ਼ਿਆਦਾਤਰ ਮੈਨੂੰ singer ਜੇੜੇ ਆ ਮੈਨੂੰ ਪਸੰਦ ਆ। ਜਿਦਾਂ ਸਿੱਧੂਮੂਸੇਆਲਾ ਹੋ ਗਿਆ. ਫਿਰ ਕਰਨ ਔਜਲਾ ਮੈਂ ਕਰਨ ਔਜਲੇ ਨੂੰ ਜਿਆਦਾ like ਕਰਨਾ ਆ। ਕਰਨ ਔਜਲਾ ਜੇੜਾ ਮੈਨੂੰ ਸਬ ਤੋਂ ਵਧੀਆ singer ਲੱਗਦਾ ਆ। actor ਮੈਨੂੰ ਜਿਆਦਾ hollywood ਮੂਵੀਆਂ ਚੰਗੀਆਂ ਲੱਗਦੀ ਆ। ਮੇਰੀ ਜ਼ਿੰਦਗੀ ਵਿਚ ਜਿਆਦਾ ਮੈਂ hollywood ਹਲੇ ਵੀ ਮੂਵੀਆਂ ਦੇਖਦਾ ਆ। ਤੇ ਹਿੰਦੀ ਮੂਵੀ ਅਮ ਮਤਲਬ south ਮਤਲਬ ਦੇਖਦਾ ਰਹਿਣਾ ਆ ਮੈਂ ਮਤਲਬ ਮਨ ਲਗਾ ਰਹਿਦਾ ਇਸ ਤਰ੍ਹਾਂ ਖੇਲਦੇ ਰਹੀ ਦਾ ਖੁਸ਼ ਰਹੀ ਦਾ ਆ be happy ਰਹੀ ਦਾ ਆ। ਮਤਲਬ ਸਾਡੀ colony ਆ ਬਹੁਤ ਵਧੀਆ colony ਆ ਬਹੁਤ ਚੰਗੀ ਆ ਰਹੀ ਦਾ ਆ ਮਜੇ ਨਾਲ ਕਿਸੇ ਦੀ ਮਾੜੀ ਨਾ ਚੰਗੀ ਉਹ ਵੀ ਨਹੀਂ ਕਹਿੰਦੇ। ਆਪਣੇ ਕਮ ਨਾਲ ਮਤਲਬ ਰੱਖੀ ਦਾ ਆ। ਉਹ ਵੀ ਮਤਲਬ ਜ਼ਿੰਦਗੀ ਚ ਬੜੇ ਦੁੱਖ ਸੁਖ ਵੀ ਆਏ ਉਹ ਵੀ ਓਹਨਾ ਦਾ ਵੀ ਸਾਮਣਾ ਕਰਨਾ ਪਿਆ। ਤੇ ਚਲੋ ਕੋਈ ਗੱਲ ਨਹੀਂ ਉਹ ਤੇ ਜ਼ਿੰਦਗੀ ਦੇ ਹਰ ਇਕ ਦੇ ਜ਼ਿੰਦਗੀ ਦੇ ਵਿਚ ਹੁੰਦਾ ਆ। ਬਾਕੀ ਗੱਲ ਤੇ ਸਹੀ ਆ ਹਰ ਇਕ ਤੋਂ ਗ਼ਲਤੀਆਂ ਹੁੰਦੀਆਂ। ਗ਼ਲਤੀਆਂ ਤੇ ਮਤਲਬ ਬਾਕੀ ਇਹ ਹੈ। ਕਿ ਵਧੀਆ ਚਲ ਰਹੀ ਆ ਜ਼ਿੰਦਗੀ ਹੁਣ ਕੋਈ ਨਸ਼ਾ ਆ ਪਤਾ ਆ ਨਾ ਕੋਈ ਨਜ਼ਾਇਜ ਕਿਸੇ ਨਾਲ ਗੱਲ ਬਾਤ ਆ ਕੋਈ ਆਪਣੀ life ਜੀ ਦੀ ਆ ਬਸ ਆਪਣੇ ਕਮ ਕਾਰ ਨਾਲ ਮਤਲਬ ਰੱਖੀ ਦਾ ਬਾ ਮੈਂ ਗੁਰਦਾਸਪੁਰ ਦੇ ਰਹਿਣ ਵਾਲਾਂ ਆ ਪਰ ਮੇਰਾ ਮੈਂ ਹੁਣ ਕਾਰੋਵਾਰ ਜਿਆਦਾ ਪਥਾਨਕੋਟ, ਜੰਮੂੰ ਐਧਰ- ਓਧਰ ਬਡੇ ਸ਼ਹਰ ਕਰਦਾ ਆ। ਓਥੇ ਹੀ ਆਪਣਾ ਕਾਰੋਵਾਰ ਕਰਕੇ। ਆਪਣੇ ਘਰ ਕਈ ਮਹੀਨੇ ਵਾਦ ਦੋ ਮਹੀਨੇ ਬਾਦ ਚਕਰ ਮਾਰ ਲੈਣਾ। ਵਧੀਆ ਜ਼ਿੰਦਗੀ ਚਲ ਰਹੀ ਆ। ਵਧੀਆ ਯਾਰ ਦੋਸਤ ਆ cricket ਵੀ ਖੇਡ ਲਈ ਦਾ ਆ। ਮੰਡੀ ਵਿਚ ਜਾਕੇ ਮਤਲਬ ਬਹੁਤ ਵਧੀਆ ਲਗਦਾ ਆ। hello hi ਚਲਦਾ ਆ ਤੇ ਬਾਕੀ ਸਾਡੇ ground ਬਾ ground ਬੜੀ ਬਦਿਆ ਆ ground ਚ ਖੁਲੀ ਪੈਲੀ ਵੀ ਹੇਗੀ ਆ ।

ਓਹਨੂੰ ਵੀ time ਸਰ ਰੋਟੀ ਪਾ ਦੇਇ ਦੀ ਆ ਸਰ ਕੁਮੌਣ ਚਲ ਜਾਇ ਦਾ ਆ ਮਤਲਬ ਮੇਰੀ ਜਿੰਦਗੀ ਦੀ ਇਸ ਤਰਾਂ story ਬੜੀ ਹੋਰ ਸਾਬ ਦੀ ਹੋਈ ਮੇਰੇ ਨਾਲ ਮਤਲਬ irritate ਜਾ ਤੰਗ ਜਾ ਮਤਲਬ ਮਤਲਬ ਕੋਈ ਦੂਸਰਿਆਂ ਤੋਂ problem ਜੀ ਜਿਦਾਂ ਉਸ ਸਾਬ ਨਾ ਫਿਰ ਵੀ ਪ੍ਰਵਾ ਨੀ ਕੀਤੀਆ ਮੇਹਨਤ ਤੇ ਡਟੇ ਰਹੇ ਥੋੜਾ ਬਹੁਤਾ ਉਹ ਪ੍ਰਮਾਤਮਾ ਤੇ। ਥੋੜਾ ਵਿਸ਼ਵਾਸ ਰੱਖਿਆ। ਤੁਰੇ ਰਹੇ ਆਂ ਬਸ ਤੁਰੇ ਰਹਿਣਾ ਆ। struggle ਕਰਨਾ ਮਿਹਨਤ ਕਰਨੀ ਆ ਬਸ ਉਹ ਸ਼ੋਨਕ ਆ ਪੁਰੇ ਕਰਾਂਗੇ ਕੁੱਛ ਨਾ ਕੁੱਛ ਹੋਲੀ- ਹੋਲੀ ਥੋੜੇ- ਥੋੜੇ ਜੋੜ ਕੇ ਖਰੀਦਾਗੇ । ਕੁੱਛ ਨਾ ਕੁੱਛ ਮਤਲਬ ਜਿਦੰਗੀ ਚ ਵਦੀਆ ਕਰਦੇ ਜਾਣਾ ਆ ਠੀਕ ਆ ਜੀ ਬਾਕੀ ਇਸ time ਖੇਤਾਂ ਵਿੱਚ ਘੁੰਮਣ ਆਇਆ ਵਾ ਓਧਰ ਬਾਹਰ ਪੈਲੀਆਂ ਵਿਚ ਘੁੰਮਣ ਆਇਆ ਪਿਆ। ਘੁੰਮੀ ਦਾ ਆ ਸ਼ਾਮੀ ਕੰਮ ਕੁਮ ਤੋਂ ਆ ਕੇ fresh ਹੋ ਕੇ ਕੱਪੜੇ ਲੀੜੇ ਸਾਫ ਪਾ ਕੇ ਰੱਖੀ ਦੇ ਆ ਘਰੋਂ ਅਸੀਂ rich ਨੀ ਹੈਗੇ ਐਨੇ ਚਲੋ ਠੀਕ ਹੀ ਆ ਮਤਲਬ। normal ਜੇਇ rich ਵੀ ਨਹੀਂ ਹੈਗੇ ਜ਼ਿਆਦਾ ਪਰ ਚਲੋ ਫਿਰ ਵੀ private ਕੰਮ ਦੇ ਹਿਸਾਬ ਨਾਲ ਫਿਰ ਵੀ ਆਪਣਾ circle ਜਿਹੜਾ ਮਾੜਾ ਚੰਗਾ ਚਲਾਇ ਜਾ ਰਹੇ ਆ ਠੀਕ ਹੈ ਜੀ ਅਹ ਸਾਡੇ ਲਾਗੇ ਆ। ਵਧੀਆ rode ਆ ਸੜਕ ਆ। ਉਥੇ ਘੁੰਮਣ ਜਾਣਾ ਉਥੇ ਘੁੰਮ ਕੇ ਆ ਸਕਦਾ ਬੰਦਾ ਤੇ ਵਾਤਾਵਰਨ ਸਹੀ ਆ। ਸਾਰਾ ਠੀਕ ਆ ਜੀ ਵਧੀਆ system ਆ ਸਾਰਾ ਸਵੇਰੇ ਛੇ ਵਜੇ ਉਠਿ ਦ ਆ ਜੀ ਛੇ ਵਜੇ ਉਠਿ ਦਾ ਫੇਰ ਪੰਜ ਵਜੇ ਛੇ ਵਜੇ ਉੱਠਣਾ ਹੀ ਹੁੰਦਾ ਵਾ time ਸਿਰ ਸੋਇ ਦਾ time ਸਿਰ ਖਾਇ ਦਾ ਬਾ ਚਲੋ ਪਹਲੇ ਜ਼ਿੰਦਗੀ ਚ ਇਹ ਪੈਗ ਪੁੱਗ ਲਈ ਦਾ ਸੀ। ਕੀਤੇ ਹੁਣ ਉਹ ਖਤਮ ਕਰਤਾ ਸਬ ਕੁਜ ਹੁਣ ਆਪਣੇ ਮਸਤ ਰਹੀ ਦਾ ਬੱਸ ਕੋਈ ਕੁੱਛ ਵੀ ਕਹੇ ਕੋਈ ਕੁੱਛ ਵੀ ਕਰੇ ਕੋਈ ਚੀਜ matter ਨਹੀਂ ਕਰਦੀ। ਜਿਆਦਾ ਦਿਹਾਨ ਨਹੀਂ ਦੇਈ ਦਾ ਆਪਣੀ ਮਸਤੀ ਜੀ ਚ ਰਹੀ ਦਾ ਆਪਣੀ ਮਸਤੀ ਚ enjoy ਕਰੀ ਦਾ ਲਾਈਫ ਨੂੰ ਠੀਕ ਆ ਜੀ ਤੇ ਮੇਰੀ ਜਿੰਦਗੀ ਦਾ ਇਸ ਤਰਾਂ ਦਾ system ਆ ਕਿ ਮਤਲਬ ਪਰਵਾਹ ਨੀ ਕੀਤੀ। ਕਦੀ ਫਿਰ ਵੀ ਹਾਲਾਤ ਜਿਦਾਂ ਮਰਜੀ ਹੋਣ ਹਾਲਾਤਾਂ ਨਾਲ ਲੜਦੇ ਰਹੀ ਦਾ ਆ ਲੜਦੇ ਰਹੀ ਦਾ ਆ ਹਾਲਾਤਾਂ ਨਾਲ ਲੜੀ ਜਾਇ ਦਾ ਆ ਬਸ ਹਾਲਾਤਾਂ ਨਾ ਲੜੀ ਜਾਇ ਦਾ ਆ ਵੀ ਹਾਰ ਹਾਰਨਾ ਨਹੀਂ ਆ ਜਿਤਨਾ ਆ ਬਸ ਆਪਣੀ ਜਿੰਦਗੀ ਦਾ ਮੇਰਾ ਏਹੀ ਅਸੂਲ ਬਾ ਹਾਰ ਨੀ ਮਨਣੀ। ਜਿੱਤਣ ਲਾਇ ਆਏ ਆ ਬਸ ਜਿਤਨਾ ਆ ਬਾਕੀ singer ਕਰਨ ਔਜਲਾ ਜਿੰਦਾ ਉਹ ਮੇਰਾ ਬੋਹਤ ਜਿਆਦਾ favorite singer ਆ। ਮੇਰਾ ਓਹਦੇ ਗਾਣੇ ਸੁਨ-ਸੁਨ ਕੇ ਆਪਣੀ ਜ਼ਿੰਦਗੀ ਜਿਹੜੀ ਮਤਲਬ ਬਦਿਆ FEEL ਕਰਦਾ ਆ ਗਾਣੇ ਗੁਣੇ ਸੁਣਦਾ ਰਹਿਣਾ ਸਿੱਧੂ ਮੂਸੇ ਵਾਲੇ ਦੇ ਹੋਗੇ ਕਰਨ ਔਜਲਾ ਸਬ ਤੋਂ ਜ਼ਿਆਦਾ ਮੇਰਾ ਜਿਹੜਾ ਉਹ ਫਿਰ ਸਿੱਧੂ ਮੂਸੇਵਾਲੇ ਦੇ ਗਾਣੇ ਵੀ ਸੁਨ ਲਈ ਦੇ ਆ ਤੇ ਆਪਣੇ ENJOY ਕਰਿਦਾ ਦਾ ਆਪਣੇ ਰੂਮ ਚ ਠੀਕ ਆ ਜੀ ਹੋਰ ਪੜਾਈ ਲਿਖਾਈ ਤੇ ਵੀ ਦਿਆਨ ਦਿਤਾ। ਵਾਦੁ ਉਹ ਚੀਜ ਵੀ ਉਹ ਚੀਜ ਵੀ ਜਿਨਾ ਚਿਰ ਜਿਨ੍ਹਾਂ ਚਿਰ ਹੋ ਸਕੇ ਚਲ ਓਨੇ ਵਿਚ ਵੀ ਪੜੇ ਆ ਦਸਵੀ ਵੀ CLEAR ਕੀਤੀ। ਬਸ ਅਗੇ ਚਲੋ SYSTEM ਘਰ ਦਾ SYSTEM ਏਦਾਂ ਦਾ ਘਰ ਦੇ SYSTEM ਹਲਾਤਾਂ ਦੇ ਸਾਬ ਨਾਲ ਮਤਲਬ ਚਲਣਾ ਪਿਆ ਉਹ ਛੱਡਣੀ ਪਈ। ਸਕੂਲ ਛੱਡਣਾ ਪਿਆ ਤੇ ਆਪਣਾ ਹੀ ਸਕੂਲ ਛੱਡ ਕੇ ਤੇ ਆਪਣਾ ਕਾਮ ਕਰ ਕੀਤਾ ਜੀ ਇਸ ਤਰਾਂ ਕਾਮ ਤੇ ਫੇਰ ਆਪਣੇ ਘਰ ਬਾਰ ਦੇ ਆਪਣਾ ਚੁੱਕ ਲਿਆ ਆਪਣਾ ਸਮਾਨ ਪਾਲੀ ਵਰਦੀ ਮੇਹਨਤ ਵੱਲ ਮੇਹਨਤ ਕਰੀ ਦੀ ਆ ਮੇਨਤ ਕਰਕੇ ਜਿਨਾ ਵੀ ਉਹ ਮੇਹਨਤ ਨਾਲ ਜਿਸ ਸਾਬ ਨਾਲ ਜਿਨ੍ਹਾਂ ਮਿਲਦਾ। ਉਹਨਾਂ ਵਧੀਆ ਤੋਂ ਵਧੀਆ ਦੀ ਕੋਸ਼ਿਸ਼ ਜਾਵੇ ਵਧੀਆ ਤੋਂ ਵਧੀਆ ਖਾਨ ਦੀ ਕੋਸ਼ਿਸ ਕਰੀ ਦੀ ਆ ਬਸ ਕਿਸੇ ਨਾਲ ਮਾੜੀ ਨੀ ਚੰਗੀ ਨੀ ਆਪਣੇ ਮਤਲਬ SYSTEM ਚ ਰਹੀ ਦਾ ਆ ਲੱਡੂ ਦੇਖ ਨੋ ਦੀ ਹੋਇ ਆ ਕੇ ਵਦ ਹੋਗੀ ਆ ਨੋ ਸਤਾਰਾਂ ਹੋਗੀ ਆ ਹਮ ਸਾਡੇ ਨੋ ਚ ਕਰਦੇ । Hello ਹਾਂਜੀ

ਉਹ ਘਰੇ ਆ ਹੋਰ ਉਹ ਮੰਗਦੇ ਸੀ ਏਦਾਂ ਕਾਮ ਏ ਆ ਘਰ ਘਰ ਅੱਗ ਲਆਉਣਾ ਵਾਦੀ ਚੜੇਲ ਦਾ ਨੀ ਫਿਰ ਚੀਤੇ ਵਾਲਾ ਵਾਲੀ ਚੜੇਲ

ਈ ਸੀ ਸਾਡੇ ਘਰ ਵੀ ਉਹ ਕੀਤੇ ਨੂੰਹ ਏਡੀ ਨੇ ਹਿੰਦੀ ਕੁੜੀ ਨੂੰ ਸੁਤ ਲੈ ਕ ਦਿਤਾ ਹੋਣਾ ਬੁੱਢੇ ਮਾਰੇ ਤੇ ਹੋਰ ਕਿਥੀ ਕਿਥੋਂ ਗੱਲਾਂ ਕਰਨ ਦੇ ਸੀ ਕਹਿੰਦੀ ਮੇਰੇ ਕੁੜੀ ਨੂੰ ਤਾ ਜਾਣਕੇ ਏਦਾਂ ਦਾ ਸੁਤ ਲੈ ਕ ਦਿਤਾ ਮੇਰਾ ਤਾ ਵੇਖ ਰੋਣਾ ਆਉਣ ਦਾ ਆ ਮੇਰੀ ਕੁੜੀ ਨੇ ਪਾਯਾ ਕਿ ਆ ਦਸ ਹੁਣ ਤੈਨੂੰ ਕੇਡਾ ਸੁਤ ਬਦਲਿਆ ਜਾਣਾ ਜਿਹੜੇ ਹੋਈ ਬੀਤੀ ਗੱਲ ਓਹਦੇ ਤੇ ਮਿਟੀ ਪਾ ਘੱਟਾ ਪਾ ਕੀਤੇ ਸਾਡੇ ਵਾਲ ਸਗੋਂ ਗੱਲ ਹੁਣ ਚੁੱਕ ਦੀ ਆ ਸੁਣਦੀ ਆ ਸਵਾਦ ਲੈ ਲੈ ਹਮ ਹੋਰ ਵੇਖਲਾ ਇਕ ਪਿੰਡ ਚ ਦੁਕਾਨ ਤੋਂ ਲੈ ਕ ਆਏ ਓਦਣ ਦੇ ਗੱਲ ਥੋੜੀ ਛੱਡਣ ਦੇ ਅ ਉਹ ਕੁੜੀ ਏਡੀ ਇੱਥੇ ਪਾ ਕੇ ਅਗਿ ਸੀ ਨਾ ਇੱਥੇ ਏਨਾ ਵੇਖ ਲਿਆ ਖਰਾਬ ਹੋਇਆ ਤੇ ਤੇਕੇਹਂਦੀ ਸਤਿਆ ਨਾਸ ਵਾਜ ਗਿਆ ਅੱਪ ਦੇਖ ਜਿਹੜੇ ਦੁਕਾਨ ਤੋਂ ਲਿਆਈ ਸੀ ਨਾ ਅਪਤਿਨਸੂ ਦਾ ਲਿਆਈ ਏ ਤੇ ਏਨੀ ਮੇਰਾ ਤਾ ਚਾਲ ਸਸਤਾ ਸੀ ਮੈਂ ਤੇ ਪਜਸ਼ੂ ਵਾਲਾ ਲੈ ਕੇ ਦਿੱਤੋ ਸੀ ਬੰਦਾ ਪੁੱਛੇ ਜੇ ਤਿਨਸੋ ਵਾਲਾ ਖਰਾਬ ਹੋਗਿਆ ਤਾ ਪੰਜ ਸੋ ਵਾਲਾ ਵੀ ਹੋ ਸਕਦਾ ਏ ਆ ਉਹ ਕਿਹੜਾ ਹੋਣੀ ਨੀ ਖਰਾਬ

ਕਹਿੰਦੀ ਮੈਂ ਕਿਉ ਕਾਵਾਂ ਮੈਂ ਕ੍ਰਾਂਤੀ ਚੁੱਪ ਤੇਰੇ ਤੋਂ ਤਾ ਹੁੰਦੇ ਏ ਨੀ ਆ ਕਹਿਣੀ ਮੈਂ ਬੇਬੇ ਕਹਿੰਦੀ ਓਥੇ ਦੇ ਗੱਲਾਂ ਓਥੇ ਰੱਖਣੀਆਂ ਹੋਰ ਕਾਮ ਵਾਲ ਧਯਾਨ ਦੇਣਾ ਆਪਣੇ ਕਾਮ ਵਾਲ ਧਿਆਨ ਦੇਣਾ ਆਹ ਠੀਕ ਆ ਫੇਰ ਫੇਰ ਤੇਰੇ ਕੋਲ ਕੋਈ ਬੰਦਾ ਏ ਨੀ ਆ

ਮੈਂ ਕਿਸੇ ਦਾ ਸਵਾਦ ਨੀ ਲੈਂਦੀ ਚੁੱਪ ਕਰਕੇ ਲੈ ਬੀ ਜਿਹੜੇ ਘਰ ਬਹਿੰਦੀ ਜਿੰਦੇ ਲਗੇ ਬਹਿੰਦੀ ਬੇੜਾ ਏ ਗਰਕ ਕਰਿ ਜਾਂਦੀ

ਪੁਠੀਆਂ ਗੱਲਾਂ ਘਰਾਂ ਚ ਨੁਵਾ ਉਹ ਇਹ ਤਾ ਓਵੇਂ ਕਰਦੇ ਆ ਸਾਡੇ ਮੁੰਡੇ ਇਹ ਬੰਦਾ ਜੇ ਪੜਾ ਲਿਖਾ ਕੇ ਕੀਤੇ ਨੌਕਰੀ ਤੇ ਲਵਾਏ ਹੁੰਦੇ ਤਾ ਕੁਜ ਬਣਾਂਦੇ ਤੇ ਨੋਹਵਾ ਨੂੰ ਉਰਦੂ ਦੇ ਹਨ ਨੇ ਨੀ ਦਿਤਾ ਏਨਾ ਨੀ ਨਾ ਪਤਾ ਅਪੁਨੇ ਮੁੰਡੇ ਚ ਕਸੂਰ ਕਦੇਏ ਨੂੰਹ ਚ ਕਸੂਰ ਕਦ ਦੇ ਨੇ ਜਿਨਿ ਕ ਬਚਰਿਯਾ ਨੂੰ ਕਮਾਈ ਏਨੀ ਓਹਦੇ ਚ ਓਹਨਾ ਬਣਾਉਣਾ ਅੱਪ ਕੀਨੇ ਕ ਹਨ ਮਹਿਲ ਖਰੇ ਕਰ ਚੜੇ ਆ ਆਹ ਬੱਤੀ ਚਲ ਜੇ ਤੋਂ ਉਹ ਆ ਜਾਂਦੀ ਤੇ ਬਹਿ ਜਾਂਦੀ ਸਾਡੇ ਸਰ ਤੇ ਆਉਣ ਕੇ ਬੱਤੀ ਚਲ ਗਈ, ਮੈਂ ਚਾਲ ਓਹਨਾ ਘਰ ਹਵਾ ਲੈ ਆਉਣੀ ਆ ਫੇਰ ਕਰਦੀ ਰਹਿੰਦੀ ਐਵੇ ਹੀ ਵਾਲਿਆਂ ਗੱਲਾਂ ਮੇਨੂ ਤਾ ਗੁੱਸਾ ਚੜਦਾ ਰਹਿੰਦਾ

ਅੱਜ ਨੀ ਨਾ ਲਾਯਾ ਅੱਜ ਬਹਿ ਬੁਹ ਕੇ ਇਤਰ ਚਲ ਗਈ

ਚਾਲ ਕਲ ਵੇਖ ਗਏ ਵਿਆਹ ਵਾਲੀ ਲੈ ਕੇ ਦਾਦੀ ਤੇਰੇ ਨੇ ਗੱਲ ਚੁੱਕਦੇ ਹੋਰ ਏ ਕੋਈ ਆਹੋ ਚੁਕਤੀ ਏ ਦਾਦੀ ਨੇ ਕੋਈ

ਕਾਹਦੀ ਟਾਇ ਹੁਣ ਤਾ ਕਿ ਏ ਉਹ ਗੱਲ ਸੋਚੀ ਜਾਨ ਨੇ ਹਵਾ ਚ ਉ ਤਾ ਓਹਨੇ ਸਿਰ ਜੂੰ ਵਾਂਗੂ ਚਮਬੜੀ ਰਹਿਣਾ ਸੀ ਸਾਡੇ ਕਹਿਣ ਦੀ ਗੱਲ ਨੀ ਤੁਹਾਡੇ ਸਾਰੇ ਜੀ ਬੇਰੀ ਚੰਗੇ ਆ ਠੀਕ ਆ ਅੱਛਾ ਹੋਰ ਹੋਰ ਹਨ ਹੋਰ ਵੀ ਵਧੀਆ

ਗ਼ਮੀ ਘਟਾ ਦੇ ਮਾਸ ਕ ਮਹਿ ਪਾ ਦੇ ਸਾਮਾਂ ਨੂੰ ਬੱਚੇ ਆ ਜਾਣਾ ਕਿ ਮੌਸਮ ਭਿਵਗ ਵਾਲਿਆਂ ਨਾਲ ਗੱਲ ਹੋਈ ਹਾਂ ਕਿ ਅੰਡੇ ਸ਼ਾਮ ਨੂੰ ਮਹਿ ਆਉਣਾ

ਹੁਣ ਤੇ ਫੇਰ ਇਤਰ ਏ ਆ ਪਿਛਲੀ ਵਾਰ ਆਹੋ ਪਤਾ ਏ ਨੀ

ਭੈਣਾਂ ਇੱਥੇ ਤੇ ਬਹੁਤ ਏ ਬੁਰਾ ਹਾਲ ਆ ਕੀਤੇ ਏਨਾ ਨਸ਼ੇ ਏਨੀ ਕੇ ਪੁੱਠੇ ਕਾਮ ਜਮਾਰੂਤੇ ਲਗੇ ਨਸ਼ੇ ਤੇ ਲਗੇ

ਕਾਮ ਓਹਨਾ ਕੇ ਕਰਨਾ ਜਿਨ੍ਹਾਂ ਕੋ ਖਨ ਪਿੰਨ ਜੋਗਾ ਕਰ ਲੈਂਦੇ ਜਿਨ੍ਹਾਂ ਕੇ ਕਾਮ ਕਰ ਲੈਂਦੇ ਓਹਨਾ ਕ ਨਸ਼ਾ ਕਰ ਲੈਂਦੇ ਫੇਰ ਜਦੋ ਮੁਕ ਜਾਂਦੇ ਫੇਰ ਕਾਮ ਕਰਨ ਦੇ ਪੈਂਦੇ ਆ

ਹੋੜ ਠੀਕ ਠਾਕ ਵਧੀਆ ਏਹੋ ਤੁਸੀ ਸੁਣਾਓ ਕੋਈ ਗੱਲਬਾਤ ਬਸ ਦਵਾਈ ਖਾ ਕੇ ਗਿਆ ਕਾਮ ਕਰ ਤੇ ਗੁਲੂਕੋਸ ਲਾਵਾਂ ਹਨ ਭੈਣਾਂ ਨਾ ਭੈਣਾਂ ਠੰਡ ਬੜੀ ਲਗਦੀ ਆ ਇਕ ਦਿਨ ਸੋਯਾ ਕਹਿੰਦੇ ਮੈਂ ਤੇਰੀ ਦਾਦੀ ਵਾਂਗੂ ਮੂੰਹ ਵਾਲੀ ਆ ਕੇ

ਜੇ ਮੈਂ ਹੋਗੀ ਤੇ ਫੇਰ ਫੇਰ ਮੈਂ ਵੀ ਓਹਦੇ ਵਾਂਗੂ ਮਸ਼ਹੂਰ famous ਹੋਜਾ ਗੀ ਸਗੋਂ ਫੇਰ ਹਾਂ ਫਿਰ ਤਾ famous ਹੋ ਜਾਊਗੀ ਮੈ ਹਮ ਫੇਰ ਮੈਂ ਵੀ ਬੁੜ ਬੁੜ ਕਰਦੇ ਰਿਹਾ ਕਰਨਾ ਟਿਕਣ ਨੀ ਡਾ ਕਰਨਾ ਤੁਹਾਨੂੰ ਆਹ ਨੀ ਕਰਦਿਆਂ ਕੀਤੇ ਉਹ ਕਰਦਿਆਂ ਟੌਹੜੇ ਤੋਂ ਕੁਛ ਨੀ ਹੁੰਦਾ

ਫੇਰ ਤੇ ਮੈਂ ਓਦੇ ਵਰਗੀ ਹੋਗੇ ਫੇਰ ਮੇਰੀ ਓਹਦੇ ਨਾਲ ਦੋਸਤੀ ਹੋ ਜਨੀ ਜਦੋ ਫੇਰ ਮੇਰਾ ਓਦੇ ਨਾਲ ਪੀਰ ਪੈ ਜਾਣਾ ਹੋਰ ਫੇਰਮੈਨੂੰ ਸਪੋਰਟ ਕ੍ਰਿਯਾ ਕਰਨੀ ਆ

ਇਹ ਫੇਰ ਤਾ ਬਸ ਲਾਭ

ਤੂੰ ਰਹੀ ਤੇ ਬਣਾ ਲੈ ਗਈ

ਹੋਰ ਸੂ ਸੂ ਕੇ ਵੀ ਟਾਈਮ waste ਹੋਗਿਆ ਹੁਣ ਨੀਂਦ ਨੀ ਆਉਣ ਦੇ ਸਿੱਧੇ ਆ ਕ ਸੁਤੀ ਆ